ਕਿੰਨੇ ਕਿੰਨੇ ਸਾਲ ਨਹੀਂ ਆਉਣਾ ਇੱਥੇ parents ਕਿੱਦਾਂ ਰਹਿ ਰਹੇ ਹੈ ਸਾਡੀ wife ਕਿੱਦਾਂ ਰਹਿ ਰਹੀ ਹੈ ਸਾਡੇ ਬੱਚੇ ਅੱਗੇ ਹੋ ਹੈ ਕਿੱਦਾਂ ਰਹਿ ਰਹੇ ਏ ਕਿੱਦਾਂ ਨਹੀਂ ਕੋਈ ਉਹਨਾ ਨੂੰ ਮਤਲਬ ਨਹੀਂ ਸਿਰਫ਼ money ਭੇਜਦੇ ਏ ਗੱਲ ਖ਼ਤਮ

ਉੱਥੇ ਅਲੱਗ family ਬਣ ਜਾਂਦੀ ਏ ਹਾਂ ਇਹੀ ਪਤਾ ਕੀ ਹੁਣ ਮੈਂ ਇਹੀ ਦੇਖਦੀ ਪਈ ਸੀ ਮੇਰੇ ਬੈਠੇ ਬੈਠੇ ਦਿਮਾਗ ਚ ਆਇਆ ਮੈਂ ਕਿਹਾ ਚੱਲ ਤੁਹਾਡੇ ਨਾਲ ਗੱਲ share ਕਰਾ

ਤੇ ਹੁਣ ਇਹੀ ਦਿਮਾਗ ਦੇਖੋ ਦੇਖਦੇ ਦੇਖਦੇ ਕਹਿੰਦੇ ਵੀ ਉਹ ਕੁੜੀ ਮਤਲਬ IELTS ਕੀਤੀ ਹੋਈ ਸੀ six band ਸੀਗੇ ਉਹਦੇ ਤੇ

ਹਾਂ in laws ਨੇ ਨਹੀਂ ਅਹ IELTS ਉਹਨੇ ਕੀਤੀ ਹੋਈ ਸੀ but

ਕੋਲ ਪੈਸਾ ਨਹੀਂ ਸੀ ਬਾਹਰ ਜਾਣ ਨੂੰ ਅੱਛਾ ਜੀ ਮਤਲਬ ਉਹਨੇ ਵਿਆਹ ਤੋਂ ਪਹਿਲਾਂ ਹੀ IELTS ਕੀਤੀ

ਉਹਨਾ ਨੇ ਅਗਲਿਆਂ ਡੇਡ ਡੂਡ ਕਿੱਲਾ ਵੇਚ ਕੇ ਆਪਣਾ ਪਤਾ ਨਹੀਂ ਡੇਡ ਕੇ ਦੋ ਕਿੱਲੇ ਵੇਚਕੇ ਕੁੜੀ ਆਪਣੀ ਬਹੂ ਦਾ ਸਾਰਾ ਖਰਚਾ ਪਾਣੀ ਕੀਤਾ ਬਹਾਰ ਭੇਜਿਆ ਪੈਸਾ ਲਾਇਆ ਹਨਾ

ਹੁਣ ਤੁਹਾਨੂੰ ਵੀ ਪਤਾ ਕਿੱਲੇ ਸਸਤੇ ਤਾਂ ਹੁੰਦੇ ਨਹੀਂ ਹੈਗੇ

ਤੇ ਬਾਹਰ ਵੀ ਐਵੇ ਆਪਾਂ ਖ਼ਾਲੀ ਹੱਥ ਭੇਜ ਨਹੀਂ ਸਕਦੇ ਬੱਚੇ ਨੂੰ ਤੇ ਪਹਿਲਾਂ ਤਾਂ ਘੱਟੋ ਘੱਟ ਪੱਚੀ ਤੀਹ ਪਤਾ ਨਹੀਂ ਪੈਂਤੀ ਲੱਖ ਤਾਂ show off ਏ ਹਨਾ

ਹਾਂ ਫ਼ੇਰ ਨੂੰਹ ਨੂੰ ਭੇਜ ਰਿਹਾ ਉਹ ਆਪਣੀ ਕੁੜੀ ਨੂੰ ਨਹੀਂ ਭੇਜ ਰਿਹਾ ਨੂੰਹ ਤੇ ਇਹਨਾ ਖਰਚਾ ਲਾਹ ਰਿਹਾ ਕਰ ਰਿਹਾ ਤੇ ਕਹਿੰਦੇ ਵੀ ਹੁਣ ਉਹ ਕੁੜੀ India ਬੁਲਾਈ ਤੇ ਜੋ ਮੁੰਡੇ ਨੂੰ ਫੋਨ ਕਰਨੋ ਹੱਟ ਗਈ ਗੱਲ ਕਰਨੋ ਬੰਦ ਕਰ ਗਈ ਤੇ ਕਹਿੰਦੇ ਉਹ ਕੁੜੀ ਹੁਣ PR ਹੋ ਗਈ ਸੀਗੀ

ਵੀ ਮੈਂ ਹਲੇ paper ਲਾਨੀ ਆ ਤਾਂ ਲੱਗ ਨਹੀਂ ਰਹੇ ਦੇਖੋ ਅੱਜ ਕੱਲ ਤਾਂ ਐਵੇ ਦੇ ਕਾਨੂੰਨ ਆਏ ਹੋਏ ਨੇ ਜਦੋਂ ਮਰਜੀ ਜਾਕੇ ਤੁਸੀਂ ਆਪਾਂ ਬੂਲਾ ਸਕਦੇ ਆ

ਕੁੜੀ PR ਹੋਗੀ ਤਾਂ ਜਿਹਨੂੰ ਮਰਜੀ ਬੂਲਾ ਲਵੇ

ਤੇ ਉਹ ਕੁੜੀ ਫ਼ਿਰ ਕੀ ਹੋਇਆ ਉਹ ਮਤਲਬ ਉਹਦੇ ਸੋਹਰਿਆ ਨੇ ਉਹਦਾ passport ਫੜ ਲਿਆ ਕੁੜੀ ਨੂੰ ਏ ਤੜਫ਼ਨਾ ਹੋਗੀ ਵੀ ਹਾਂ ਹਾਂ ਇਹਨਾ ਨੇ ਮੇਰਾ passport ਫੜ ਲਿਆ ਤਾਂ ਹੁਣ ਇਹਨਾ ਨੇ ਮੈਨੂੰ ਜਾਣ ਨਹੀਂ ਦੇਣਾ ਹਮ ਵੀ ਮੈਂ ਤਾਂ ਉੱਥੇ PR ਹਾਂ ਮੈਂ ਕਿਵੇਂ ਜਾਵਾ

ਉਹ ਕਹਿੰਦੇ ਅਸੀਂ ਤੇਰੇ ਤੇ case ਕਰਾਗੇ ਅੱਛਾ ਇਹਦੇ ਵਿੱਚ ਇੱਕ ਨੁਕਸ਼ਾਨ ਵੀ ਏ ਕੁੜੀ ਦਾ ਜ਼ੇ India ਦੇ ਵਿੱਚ ਉਹਦੇ case ਹੋ ਜਾਂਦਾ ਏ ਨਾ ਤਾਂ ਉਹ ਬਾਹਰ ਨਹੀਂ ਜਾ ਸਕਦੀ

ਉਹ ਇਸੀ ਕਰਕੇ ਤੜਫ਼ੀ ਕੁੜੀ ਕੁੜੀ

ਪਿਉ ਕਹਿੰਦਾ ਅਹ ਉਹ ਜ਼ੇ ਸਹੁਰਿਆ ਨੇ ਕਿਹਾ ਵੀ ਅਸੀਂ ਐਨਾ ਪੈਸਾ ਤੁਹਾਡੇ ਤੇ ਲਾਇਆ ਉਹਦਾ ਪਿਉ ਕਹਿੰਦਾ ਅਸੀਂ ਮੋੜ ਦਾਂਗੇ ਤੁਹਾਨੂੰ

ਹਾਂਜੀ ਐਨੀ ਮਤਲਬ ਜ਼ੇ ਫ਼ੇਰ ਤੁਹਾਡੇ ਕੋਲ ਐਨਾ ਪੈਸਾ ਪਹਿਲਾਂ ਸੀ ਤੁਸੀਂ ਪਹਿਲਾਂ ਕਿਉਂ ਨਹੀਂ ਲਾਇਆ ਆਪਣੀ ਕੁੜੀ ਤੇ

ਹੁਣ ਤੁਸੀਂ ਐਡੀ ਗੱਲ ਕਹਿ ਰਹੇ ਹੋ ਵੀ ਹਾਂ ਵੀ ਅਸੀਂ ਪੈਸਾ ਮੋੜਦਾਗੇ

ਉਹ ਤੋਂ ਬਾਅਦ ਫ਼ੇਰ ਉਹ ਕੁੜੀ ਮੁੰਡੇ ਨੂੰ ਬੁਲਾਉਦੀ ਨਹੀਂ ਸੀ ਕਹਿੰਦੇ

ਉਹ ਕਹਿੰਦੇ ਝੂਠ ਬੋਲਦੀ ਏ ਫ਼ੇਰ ਹੁਣ ਉਹ ਕੁੜੀ ਜਦੋਂ ਕਹਿੰਦੇ ਆ ਮੈਂ ਉਹਦੇ ਵਿੱਚ ਇਹ ਦੇਖਿਆ ਗਿਆ ਕੀ ਪੰਚਾਇਤ ਵਗੈਰਾ ਉਹ ਸੱਦੀ ਉਹਨਾ ਨੇ

ਕੀਤੇ ਹੋਏ ਸੀਗੇ ਠੀਕ ਏ ਤੇ ਮੁੰਡਿਆਂ ਆਲੀਆਂ ਦੀ ਪੂਰੀ ਪੰਚਾਇਤ ਖੜੀ ਸੀਗੀ ਉਹ ਕਹਿੰਦੇ ਵੀ ਅਸੀਂ ਐਵੇ ਤਾਂ ਜਾਣ ਹੀ ਨਹੀਂ ਦੇਣਾ ਹੈਗਾ ਨਾ ਅਸੀਂ ਤੁਹਾਡਾ passport ਦੇਣਾ ਜਾਂ ਤਾਂ ਸਾਡੇ ਮੁੰਡੇ ਨੂੰ

ਫ਼ੇਰ ਤੂੰ ਵੀ ਉਰੇ ਰਹੇ ਬੱਸ ਗੱਲ ਖ਼ਤਮ ਹਾਂ ਫ਼ੇਰ ਉਹਦੇ ਪਾਪਾ ਉਹਦੇ ਨਾਲ ਮਿਲੇ ਹੋਏ ਹੋਣੇ ਆ

ਉਹ ਕਹਿੰਦੇ ਉਹ ਇਹੀ ਤਾਂ ਗੱਲ ਆਈ ਸੀ ਕੀ ਸਾਨੂੰ ਇਹ ਪਤਾ ਲੱਗਿਆ ਕੀ ਤੂੰ ਆਪਣੇ ਮਾਂ ਪਿਉ ਨੂੰ ਲੈਣ ਆਈ ਏ ਹਮ ਹਮ ਮੈਂ ਉਹੀ ਤੁਹਾਨੂੰ ਗੱਲ ਕਰ ਰਹੀ ਸੀ ਇਹੀ ਹੋਣਾ ਉਹ ਕਹਿੰਦੇ ਹੋਣੇ ਵੀ ਕੁੜੀ ਕਹਿੰਦੀ ਹੋਣੀ ਮੈਂ ਕਿਉ ਇੱਧਰ ਬੁਲਾਵਾ ਮੈਂ ਉਹਨਾ ਨੂੰ ਬੂਲਾ ਆਪਣੇ

ਵੀ ਮਾਂ ਪਿਉ ਨੂੰ ਲੈਣ ਆਈ ਏ ਦੇਖੋ ਫ਼ੇਰ ਹੁਣ ਏ ਹੀ ਤਾਂ ਗੱਲ ਏ ਹੁਣ ਦੱਸੋ ਆਪਾਂ ਕਿਤੇ ਯਕੀਨ ਕਰ ਸਕਦੇ ਹਾਂ ਵੀ India ਤਾਂ India ਬਹਾਰ ਵੀ ਐਨਾ ਬੂਰਾ ਹਾਲ ਆ

ਨਾ ਆਪਾਂ ਕੁੜੀਆਂ ਤੇ ਯਕੀਨ ਕਰ ਸਕਦੇ ਹਾਂ ਨਾ ਆਪਾਂ ਮੁੰਡਿਆਂ ਤੇ ਯਕੀਨ ਕਰ ਸਕਦੇ ਆ

ਸਾਰੇ ਧੋਖਾ ਦਿੰਦੇ ਨੇ ਇੱਧਰ ਆਪਣੇ parents ਨੂੰ ਦਿੰਦੇ ਨੇ ਬਹੂਆਂ ਕੁੜੀਆਂ ਨੂੰ ਦਿੰਦੇ ਨੇ ਕੁੜੀਆਂ ਮੁੰਡਿਆਂ ਨੂੰ ਦਿੰਦੀਆਂ ਨੇ ਸਹੁਰਿਆ ਨੂੰ ਦਿੰਦੀਆਂ ਨੇ ਕਈ ਹੁਣ ਦੇਖਲੋ ਆਪ ਦੇਖਿਆ ਹੋਣਾ ਕਈ ਕਿੰਨੇ ਚੰਗੇ ਏ ਇੱਥੋ ਪਹਿਲਾਂ ਮੁੰਡਾ ਜਾਂਦਾ ਅੱਗੇ ਨੂੰਹ ਨੂੰ ਲੈ ਜਾਂਦਾ ਏ ਅੱਗੇ ਫ਼ੇਰ parents ਵੀ ਉੱਥੇ ਰਹਿਣ ਲੱਗ ਜਾਂਦੇ ਹੈ ਫੇਰ ਅੱਗਲੇ

ਦੇਖੋ ਅਹ ਵਧੀਆ ਪਰਿਵਾਰ ਨੇ ਵਧੀਆ ਬੱਚੇ ਨੇ ਜਿਹੜੇ ਆਪਣੇ ਸੋਚਦੇ ਦੇ ਨੇ ਤੇ ਜਿਹੜੇ ਆ ਐਵੇ ਦਾ ਕੰਮ ਕਰਦੇ ਨੇ ਫ਼ੇਰ ਜਾਨੀ ਏ ਦੂਜਿਆਂ ਨੂੰ ਤਾਂ ਹੈਨਾ ਥੋਖਾ ਧੜੀ ਆਲਾ ਹੀ ਕੰਮ

ਅੱਗੇ ਅੱਗੇ ਆਪਾਂ ਵੀ ਸਭ ਦੇ ਜਿਵੇਂ ਭੇਜਣਾ ਫ਼ੇਰ ਉਹ ਬੰਦੇ ਦਾ safe ਖ਼ਤਮ ਹੋ ਜਾਂਦਾ ਬੰਦੇ ਨੂੰ ਵਿਸ਼ਵਾਸ ਹੀ ਨਹੀਂ ਆਏ ਅੱਗੇ ਨੂੰ ਕਿਸ ਤਰ੍ਹਾਂ ਹਉਗਾ

ਜੇ ਬੰਦਾ ਕਈ ਮੈਂ ਇਹ ਜਹੇ ਕੇਸ ਦੇਖੇ ਹੈ ਲੈ ਵੀ ਜਾਂਦੇ ਹੈ ਫ਼ਿਰ ਉੱਥੇ ਜਾਕੇ ਉਹਨਾ ਦਾ ਐਨਾ ਗੰਦਾ ਸਲੂਕ ਕਰਦੇ ਏ ਅੱਗਲੇ ਨੂੰ ਇੱਥੇ ਆਉਣ ਨਹੀਂ ਦਿੰਦੇ ਮੈਂ ਤੁਹਾਨੂੰ ਦੱਸਦੀ ਹਾਂ ਸਾਡੇ relatives ਚ ਮਤਲਬ ਉਹ ਹੋ ਵਿਆਹ ਹੋ ਗਿਆ ਸਭ ਕੁੱਛ ਚਲੇ ਵੀ ਗਏ ਚਲੋ ਉਹਨਾ ਦੀ ਬੇਟੀ ਤੇ ਉਹਨਾ ਨੇ ਭੇਜੀ ਕਦੋਂ ਬੇਟੀ ਉਹਨਾ ਦੇ ਮਤਲਬ ਕੁੜੀ ਦੇ ਭਰਾ ਦਾ ਵਿਆਹ ਸੀ ਸਿਰਫ਼ ਆਪ ਆਈ ਹੈ ਉਹ ਲੜਕੀ

ਫੋਨ ਤੇ ਗੱਲ ਕੀ ਹੁੰਦੀ ਏ ਪੰਦਰਾਂ ਵੀਹ ਦਿਨ ਬਾਅਦ ਉੱਥੇ ਕਿਉਂਕਿ wood ਦੇ ਘਰ ਬਣੇ ਹੋਏ ਹੈ ਨਾਲ ਨਾਲ ਗੱਲਾਂ ਸੁਣਦੀ ਏ ਉਹ ਗੱਲ ਵੀ ਨਹੀਂ ਬੰਦਾ ਕਰ ਪਾਂਦੇ ਹੈਗੇ ਮੈਂ ਤੇਰੇ ਨਾਲ

ਆਪਣੇ ਉਹਦੇ ਵਿਆਹ ਤੇ ਆਈ ਸੀ sister ਦੇ sorry marriage ਤੇ ਆਈ ਪਹਿਲਾਂ ਉਹਦੇ ਕੋਲ ਬੇਟਾ ਸੀ ਉਹਨਾ ਨੇ first time ਉੱਥੇ ਦੇਖਿਆ ਬੱਸ ਉਸ ਤੋ ਬਾਅਦ ਹੁਣ ਅੱਠ ਨੋ ਸਾਲ ਦੱਸ ਸਾਲ ਹੋਗੇ ਉਹ ਆਈ ਨਹੀਂ ਹੈਗੀ

ਦੇਖੋ ਕੁੜੀ ਤਾਂ ਇੱਕ ਪਹਿਲਾਂ ਆਪਣਾ ਹੀ ਇੱਕ ਘਰ ਛੱਡ ਗਈ ਏ ਕਿਉਂਕਿ ਤੁਸੀਂ ਬਾਹਰ ਠੀਕ ਏ ਲੈਕੇ ਜਾ ਰਹੇ ਹੋ ਫ਼ੇਰ ਤੁਸੀਂ ਗੱਲ ਵੀ ਨਹੀਂ ਉਹਦੇ ਨਾਲ parents ਨਾਲ ਮਤਲਬ ਉਹਦਾ husband ਲਾਲੋ ਤੁਸੀਂ ਉਹਦੇ ਸੱਸ ਸਹੁਰਾ ਲਾਲੋ ਉਹ ਤਾਂ ਗੱਲ ਕਰਦੇ ਹੀ ਨਹੀਂ ਹੈਗੇ ਇੱਧਰ ਕਿਸੇ ਨਾਲ

ਜ਼ੇ ਉਹਨਾ ਦਾ ਇੱਧਰ ਕੋਈ ਰਿਸ਼ਤੇਦਾਰ ਆਉਣਾ ਉਹਨੂੰ ਕਹਿੰਦੇ ਏ ਉਹ ਵੀ ਨਹੀਂ ਕੋਈ ਗੱਲ ਸੁਣਦਾ ਫ਼ੇਰ ਇਹ ਤਾਂ ਨਹੀਂ ਦੇਖੋ ਏ ਫ਼ੇਰ ਗ਼ਲਤ ਏ ਹੁਣ ਕਈ ਹੁੰਦੇ ਨੇ ਵੀ ਚੱਲ ਪਰਿਵਾਰ ਬਣ ਰਹੇ ਨੇ ਹੈਨਾ ਦੋ ਪਰਿਵਾਰ ਜੁੜ ਰਹੇ ਨੇ ਏ ਇਹ ਵਧੀਆ ਏ ਸਗੋਂ ਪਿਆਰ ਹੋਣਾ ਚਾਹੀਦਾ

ਜ਼ੇ ਐਵੇ ਫ਼ੇਰ ਤਾਂ ਅੱਜ ਕੱਲ ਬਹੁਤ ਔਖਾ

ਹਾਂ ਅੱਜਕਲ ਤਾਂ IELTS ਆਰਾਮ ਨਾਲ ਹੋ ਰਹੀਆਂ ਨੇ ਕੁੜੀਆਂ ਵੀ ਮੁੰਡੇ ਵੀ ਕਰ ਰਹੇ ਨੇ ਸਭ ਕਰ ਰਹੇ ਨੇ ਮਗਰ ਏ ਗ਼ਲਤ ਏ ਯਾਰ ਐਵੇ ਦਾ ਕਿਸੇ ਨਾਲ ਮਾੜਾ ਕਰਨਾ ਬਹੁਤ ਗ਼ਲਤ ਏ ਵੀ ਤੁਸੀਂ ਕਿਉਂ ਕਿਸੇ ਤੇ ਬੰਦਿਸ਼ ਕਰ ਰਹੇ ਹੋ ਫ਼ੇਰ ਤਾਂ ਕੁੜੀਆਂ ਜਮੀ ਵਿਆਹ ਤੋ ਪਹਿਲਾਂ ਹੀ ਸਹੀ ਸੀ ਫ਼ੇਰ

recently ਮੈਂ ਦੇਖੀ ਸੀ Facebook ਤੇ ਉਹ ਕਹਿੰਦੀ ਮੈਂ ਕਿੰਨੇ ਸਾਲਾ ਦੀ ਮੈਂ ਇੱਥੇ ਆਈ ਹੋਈ ਹਾਂ ਉਹਦੇ face ਦਾ ਐਨਾ ਬੂਰਾ ਹਾਲ ਕਹਿੰਦਾ ਰੋਜ ਕੁੱਟਦਾ ਏ ਮਾਰਦਾ ਏ ਨਾਲੇ ਦੇਖੋ ਬਾਹਰ ਹੈ ਹਨਾ ਆਪਾਂ ਕਹਿੰਦੇ ਆ ਆਪਾਂ ਹੱਥ ਨਹੀਂ ਲਾ ਸਕਦੇ

ਕੋਣ ਕਹਿੰਦੇ ਉਹ ਕਹਿੰਦੀ ਐਨਾ ਮਾਰਦਾ ਏ ਇੰਨਾ ਕੁੱਟਦਾ ਏ ਕਹਿੰਦੀ ਅੱਜ ਆਪ ਨਾ ਆਖਿਰ ਕਾਰ ਆਪਣੀ video ਬਣਾਈ ਵੀ ਮੇਰਿਆ ਲੋਕਾਂ ਨੂੰ ਪਹੁੰਚ ਸਕੇ ਕਮ ਸੇ ਕਮ ਮੈਂ ਇੱਥੋ ਨਿੱਕਲ ਤਾਂ ਸਕਾ ਆਪਣੇ ਉਹ ਕਹਿੰਦੇ ਹੁੰਦੇ ਏ ਆਂਟੀ ਹੋ ਕਿੰਨੇ ਸਾਲਾ ਦੀ ਹੋ ਚੁੱਕੀ ਹੋ ਕਹਿੰਦੇ ਹੁਣ ਉਹ

ਇਹੀ ਤਾਂ ਗੱਲ ਏ ਇਹੀ ਤਾਂ ਸਭ ਤੋਂ ਵੱਡੀ ਗੱਲ ਏ ਜ਼ੇ ਨਾ ਅਹ ਬੱਚੇ ਨੂੰ ਰੋਕਿਆ ਜਾਵੇ ਨਾ ਉਹਦੇ parents ਰੋਕਣ ਤਾਂ ਬਹੁਤ ਵਧੀਆ ਜ਼ੇ parents ਉਹਨਾ ਦਾ ਸਾਥ ਦਿੰਦੇ ਨੇ ਉਹਨੂੰ ਛੂਟ ਦਿੰਦੇ ਨੇ

ਅੱਗਲਾ ਦੇਖੋ ਤੁਸੀਂ ਉਹ lady ਏ ਸੱਸ ਵੀ ਤੇ ਇੱਕ lady ਏ ਉਹ ਸਾਰਾ ਕੁੱਛ ਬੂਜਾ ਕੇ ਫ਼ੇਰ ਇੱਥੇ ਪਹੁੰਚੀ ਏ

ਬਹੁਤ ਗ਼ਲਤ ਏ ਮੈਂ ਉਹੀ ਤੁਹਾਨੂੰ ਮੈਂ ਅੱਜ ਜਦੋਂ ਦੇਖਿਆ ਨਾ ਬੜਾ upset ਜਾ ਹੋਇਆ ਵੀ ਕੀ ਹੋ ਕੀ ਰਿਹਾ ਦੁਨੀਆਂ ਦੇ ਵਿੱਚ

ਜਾਂ ਕੁੜੀ ਆਇਆ ਉਹਨੇ ਜਿੰਨੇ ਦਾ process ਏ ਛੇ ਮਹੀਨੇ ਦਾ ਜਾ ਫ਼ਿਰ ਨਾਲ ਰਹੋ

ਹਮ ਉਹੀ ਤਾਂ ਹੈ ਈ ਆ ਜਾਂ ਤਾਂ ਉਦੋਂ ਹੀ ਲੈਜੋ ਜਾ ਆਪ ਵੀ ਬੈਠੇ ਰਹੋ ਵੀ ਹਾਂਜੀ ਇੱਕਠਾ ਇੱਕਠੇ ਜੀ ਜਾਵਾਗੇ

ਕੋਈ ਚੰਗਾਂ ਵੀ ਹੋਵੇ ਪਰ ਉੱਥੇ ਵਿਸ਼ਵਾਸ ਕਰਨ ਨੂੰ ਦਿਲ ਨਹੀਂ ਕਰਦਾ ਵੀ ਅਹਿਜੇ cases ਸੁਣਕੇ

ਹੁਣ ਇਹਨਾ ਨੇ ਆਪਣੇ ਜਿਹੜੇ rules ਏ ਬਹੁਤ strict ਕੀਤੇ ਨੇ ਹੁਣ ਕਈਆਂ ਨੇ ਤਾਂ

ਉੱਥੇ ਇਹ ਜੇ cases ਦਿਨ ਹਰ ਲਾਲੋ ਦੂਹੇ ਦਿਨ ਹੋ ਰਹੇ ਹੈ ਇਹ ਜੇ cases

ਫਰਾਂਸ ਦੇ ਬਹੁਤ ਜਿਆਦਾ ਆ ਰਹੇ ਹੈ ਕੀ girls ਬਹੁਤ ਜਿਆਦਾ ਉਹ ਕਰਦੀਆਂ ਨੇ ਧੋਖਾ ਕਰਦੀਆਂ ਨੇ ਉੱਥੇ

ਧੋਖਾ ਕਰਦੀਆਂ ਨੇ ਇੱਥੋ ਤਾਂ ਅਗਲੀਆਂ ਏ ਹੁੰਦੀਆਂ ਨੇ ਵੀ ਅਸੀਂ ਬਹੁਤ ਸਾਊ ਏ ਉੱਥੇ ਜਾਕੇ ਆਪਣੀ India ਨਾਲੋ ਜਿਆਦਾ drug ਏ ਬਾਹਰ

ਕੋਈ ਹੋਰ ਏ ਮਤਲਬ ਨਾ ਕੋਈ ਹੋਰ ਏ ਆਪਣਾ ਦਿੱਖਾ ਦੇਣੇ ਏ ਰੂਪ ਵੀ ਕਿਦਾਂ ਦੇ ਅਲੱਗ change ਹੋਕੇ ਹੋ ਜਾਂਦੇ ਨੇ ਹਾਂ

ਨਾ ਗੱਲ ਕਰਦੀ ਏ ਨਾ ਕੁੱਛ ਹੋਰ ਨਾ ਬਿਲਕੁਲ ਵੀ ਨਹੀਂ

ਵੀ ਭੇਜਦਾ ਉਹਨਾ ਨੇ ਭੇਜਦਾ link ਵੀ ਕਈ ਵਾਰ ਤੋੜ ਦਿੰਨੀਆਂ ਇਹ ਜੀਆ

ਉਹਨੂੰ ਇਹ ਜੀ ਬਹੁਤ basic ਏ ਇਹ ਤਾਂ ਪਤਾ ਨਹੀਂ ਆਪਾਂ ਨੂੰ

ਉਹਨਾ ਨੂੰ ਬਹੁਤ ਨੁਕਸ਼ਾਨ ਏ ਕਿਉਂ ਅੱਗਲਾ ਉਹਨਾ ਦੇ parents ਜਦ ਇਹ news ਦੇਖਦੇ ਨੇ ਪੜਦੇ ਨੇ ਸੁਣ

ਉਹ ਕਹਿੰਦੇ ਵੀ ਭਾਈ ਤੁਸੀਂ ਉਰੇ ਹੀ ਰਹੋ ਬਾਹਰ ਤਾਂ ਜਦ ਇਹ ਲੱਛਣ ਹੋ ਰਹੇ ਨੇ ਫ਼ੇਰ ਤੁਸੀਂ ਕੀ ਕਰਨਾ ਉਹ ਆਪਣੇ ਬੱਚੇ ਤੇ ਪਾਬੰਦੀਆਂ ਲਾਉਦੇ ਨੇ

ਉਹੀ ਤਾਂ ਇਹੀ ਤਾਂ ਗੱਲ ਹੁੰਦੀ ਏ ਕਿਉਂਕਿ ਕੁੜੀ ਵਾਲੇ ਇੱਥੇ ਕੰਮ ਨਾ ਹੋਣ ਕਰਕੇ ਅੱਗਲਾ ਕਹਿੰਦਾ ਵੀ ਨਹੀਂ ਚੱਲ ਬਹਾਰ ਜਾਈਏ ਕੰਮ ਸੇ ਕੰਮ

IELTS ਤਾਂ ਹੁਣ ਦੇਖਲੋ ਉੱਝ ਵੀ ਆ ਪਿੱਛੇ ਦੇਖਿਆ ਨਹੀਂ ਜਲੰਧਰ ਦੇ ਕਿੰਨੇ ਬੱਚੇ ਸੀ ਉਹ ਕਿੰਨੇ deport ਹੋ ਕੇ ਆ ਗਏ ਇਹ ਵੀ ਕਿੰਨੇ agent ਕਿੰਨਾ ਕੰਮ ਖ਼ਰਾਬ ਕਰਗੇ agent ਵੀ ਕੀ ਬਹੁਤ ਘਪਲੇ ਕਰਦੇ ਨੇ ਹੈਗੇ ਉਹ properly ਲਾਉਦੇ ਨਹੀਂ ਹੈਗੇ ਉਹ ਬੱਚੇ ਕਹਿੰਦੇ ਉੱਥੇ PR ਹੋਣ ਆਲੇ ਆਏ ਸੀ ਜਦ ਨੂੰ ਉਹਨਾ ਨੂੰ ਉੱਥੇ ਜਦੋਂ ਉਹਨਾ ਦੀ ਸਾਰੀ setting ਹੋਈ ਉਹ ਕਹਿੰਦੇ ਇਹ ਜ਼ੇ ਤਾਂ ਸਾਡੇ ਕੋਲ ਕੋਈ letter ਆਏ ਨਹੀਂ ਬੀਚਾਰੇ ਸਾਰੇ ਬੱਚੇ deport ਕਰਦੇ